ਇੱਕ ਇਕ ਪਤਾ ਨੀ ਕੀ ਹੁੰਦਾ ਸੀਗਾ ਤਿੰਨ ਹੁੰਦੀਆਂ ਸੀ

ਸਾਨੂੰ ਨੀ ਮਿਲਿਆ ਯਾਰ ਕਦੇ ਮੈਨੂੰ ਬਾਦਲ ਦਾ ਬੜਾ ਦੁਖ ਹੋਇਆ ਮਰਨ ਦਾ, ਮੈਨੂੰ ਸਾਈਕਲ ਮਿਲਿਆ ਸੀ ਨਾ ਉਹਦਾ ਦਿੱਤਾ ਹੋਇਆ ਮੈਨੂੰ ਵੀ ਮਿਲਿਆ ਸੀ ਦੋ ਵਾਰ ਸਾਈਕਲ ਮਿਲੇ ਬਾਦਲ ਦੇ ਮੈਨੂੰ ਇੱਕ ਵਾਰ ਮਿਲਿਆ ਸੀ ਮੈਂ ਬੜੀਂਆ ਝੂਟੀਆ ਲਿੱਤੀਆ ਸੀ ਉਹਤੇ, ਗਿਰ ਗਿਰ ਕੇ ਸਿੱਖਿਆ ਸੀ ਮੈਂ ਓਹ ਬਹੁਤ ਜਿਆਦਾ ਜਿਥੇ ਦਿਲ ਕੀਤਾ ਮਾਰਿਆ ਪੈਡਲ ਚਲੋ ਚੱਲੀਏ ਘੁੰਮਣ ਹੁਣ ਤਾਂ, ਸਕੂਟਰੀ ਸਿੱਖਣ ਨੂੰ ਮੈਨੂੰ ਬੜਾ ਡਰ ਲੱਗਦਾ, ਬਹੁਤ ਔਖੀ ਐ ਸਿੱਖਣੀ ਮੈਂਨੂੰ ਡਰ ਆਉਂਦਾ ਦੀਦੀ ਕੇਹੜੀ ਖਰੇ accident ਹੋ ਜਾਵੇ ਕੋਈ ਦੁਰਘਟਨਾ ਹੋ ਜਵੇ, ਲੱਤਾਂ ਬਾਂਹਵਾਂ ਨਾ ਟੁੱਟ ਜਵੇ ਫਿਰ ਮੰਜੇ ਤੇ ਬਹਿਣਾ ਪਊ ਨਹੀਂ ਥੋੜਾ ਉਹੋ ਜਹੀ ਜਗਾ ਵੇਖ ਨਾ ਜਿੱਥੇ ਖਾਲੀ ਜਹੀ ਜਗਾ ਹੋਵੇ ਉੱਥੇ ਸਿੱਖ ਉੱਥੇ ਤਾਂ ਮੈਂ ਸਿੱਖ ਲਊਗੀ but ਨਾ ਆਪਾਂ ਵਧੀਆ ਚਲਾਲਾਂਗੇ but ਜੋ ਮਤਲਬ ਜਿਹੜੇ ਬਾਕੀ ਨੇ ਆਪਣੇ ਨਾਲ ਦੇ ਜਿਹੜੇ ਸੜਕ ਤੇ ਉੱਤੇ ਚਲਾਉਂਦੇ ਹੁੰਦੇ ਨੇ ਇਕ ਤਾਂ ਹਾਰਨ ਮਾਰ ਮਾਰ ਕੇ ਦਮਾਗ ਖਰਾਬ ਕਰ ਦਿੰਦੇ ਨੇ ਇੱਕ ਉਹਨਾਂ ਨੂੰ ਚਲਾਉਣ ਦਾ ਨਹੀ ਪਤਾ

ਅਵੇ ਈ ਮੈਂ ਆਪਣਾ ਸਮਾਂ ਖਰਾਬ ਕਰ ਰਹੀ ਆਂ ਸੋਚ ਸੋਚ ਕੇ ਮੇਰੀ ਭੈਣ ਦੋਨੋਂ ਭੈਣਾਂ ਚਲਾ ਲੈਂਦੀਆਂ ਨੇ ਮੈਂ ਹੀਂ ਆ ਪਿੱਛੇ ਰਹਿਗੀ ਸਾਇਕਲ ਮੈਂ ਸਿੱਖਿਆ ਸੀ ਸਕੂਟਰੀ ਇਹਨਾਂ ਨੇ ਸਿਖਲੀ ਚੱਲ ਕੋਈ ਨੀ ਸਿੱਖਲੇ ਤੂੰ ਵੀ ਬਾਦਲ ਨੂੰ ਕਹਿਣਾ ਭੁੱਲ ਗਈ ਵੀ ਹੁਣ ਤੂੰ ਮੈਨੂੰ ਸਕੂਟਰੀ ਵੀ ਦੇਦੇ ਕੀ ਪਤਾ ਸਿੱਖ ਈ ਲਵਾਂ ਤੇਰੀ ਦਿੱਤੀ ਹੋਈ ਆਹੋ ਏਹ ਤਾਂ ਹੈ ਤੂੰ ਕਹਿ ਮਰਦਾ ਮਰਦਾ ਚਾਹੇ ਮੈਨੂੰ ਗੱਡੀ ਦੇ ਦਿੰਦਾ ਮੈਨੂੰ ਹਮ ਹਮ ਪਰ ਉਹਦੇ ਕੋਲ ਪੈਸਾ ਵੀ ਬਹੁਤ ਸੀਗਾ ਬਾਦਲ ਕੋਲ ਬਹੁਤ, ਕਰੋੜਾਂ ਦੇ ਵਿੱਚ ਸੀਗਾ ਜਵਾਕ ਉਹਦੇ ਪੋਤੇ ਪੋਤਰੀਆ ਓਸ ਤੋਂ ਵੀ ਜਿਆਦਾ ਐਸ਼ ਕਰਦੀਆ ਨੇ ਹਮ ਹੋਰ ਕਿਆ ਮਰਿਆ ਵੀ ਦੇਖਲੋ ਕਿੱਥੇ ਐ ਬਾਦਲ ਪਿੰਡ ਚ ਈ ਹੋਇਆ ਉਹਦੀ ਨਾ ਖਾਸ ਜਗ੍ਹਾ ਬਣਾ ਕੇ ਉਹਦਾ ਸਸਕਾਰ ਕੀਤਾ ਓਥੇ ਹੋਰ ਕਿਆ ਮੈਂ ਤਾਂ ਸੰਸਕਾਰ ਦੇਖਿਆ ਭੁੱਬਾਂ ਮਾਰ ਮਾਰ ਕੇ ਰੋਂਦਾ ਸੀ ਸੁਖਬੀਰ ਬਾਦਲ ਅਹ ਤੂੰ ਤਾਂ ਹੀ ਰੋਣ ਲੱਗ ਪਈ ਸੀ ਤੀ ਮੈਂ ਉਹਨੂੰ ਨਰਿੰਦਰ ਮੋਦੀ ਵੀ ਆਇਆ ਸੀ ਮਿਲਣ ਉਹਨੂੰ ਉਹਦੀ ਉਹਤੇ ਚੱਲ ਚੰਗਾ ਫਿਰ ਠੀਕ ਐ ਠੀਕ ਹੈ ਜੀ Bye Hello

ਚੱਲ ਵਧੀਆ ਚਾਹੀਦਾ ਤੇ ਮੇਰੀ ਗੱਲ, ਸੁਣ ਓਦੇ ਨਾਲ ਹੋਗੀ ਹੀ ਗੱਲ।

ਨਹੀਂ ਉਹ ਸੈਂਟਮ ਵਾਲੇ ਨਾਲ। ਉਹ ਸਵੇਰ ਵੱਲੋ ਕਹਿੰਦਾ। ਸਵੇਰ ਵੱਲੋਂ ਮਤਲਬ ਕੀ ਕਿਦਾ। ਕਹਿੰਦਾ ਹੀ ਭੀ ਸਵੇਰੇ ਆਜਿਓ।

ਠੀਕ ਐ ਕਿੰਨੇ ਵਜੇ ਜਾਣਾ ਕਿੰਨੇ ਵਜੇ ਸਵੇਰੇ। ਸਵੇਰੇ ਚੱਲਜਾਂਗੇ ਕੋਈ ਨੀ ਦੱਸ ਗਿਆਰਾਂ ਵਜੇ ਨਾਲ। ਆਹੋ ਦੱਸ ਗਿਆਰਾਂ ਵਜੇ ਨਾਲ ਚਲਾਂਗੇ ਛੇਤੀ ਛੇਤੀ ਮੁੜ ਕੇ ਆਵਾਂਗੇ।

ਓਦਾ ਓਹੀ ਨਾ ਉਹ, ਉਹ ਬੰਦੇ ਨੇ ਵੀ ਕਹਿਤਾ ਕਿ ਮਤਲਬ ਨਾ ਲਿਉ ਉਨੂੰ ਹੈਨਾ।

ਤੇ ਮੈਂ ਵੀ ਤੈਨੂੰ ਓਦੋਂ ਹੀ ਤੈਨੂੰ ਇਦਾ ਕਿਹਾ ਹੀ ਭੀ ਇਹ ਪੰਜ ਹਜ਼ਾਰ ਤੱਕ ਵੀ ਜੇ ਇੰਨਾਂ ਕ ਮਿਲ ਜਾਂਦਾ ਤਾਂ ਫਿਰ ਵੀ ਚੱਲ ਠੀਕ ਹੀ ਪਰ ਉਹ ਦਸ ਹਜ਼ਾਰ ਚ ਨਾ ਮੰਗਣ ਦੇ ਹੋਣ ਓਹ ਤਾਂ ਬਹੁਤਾ ਜਿਆਦਾ ਨਾ ਡਬਲ ਸਾਬ ਨਾਲ ਉਹਦੇ ਪੈਹੇ।

ਰਹਿਣ ਦੇਈਏ ਫਿਰ ਸਵੇਰੇ ਚੱਲੀਏ, ਜਲੰਧਰ ਤੇ yamaha ਲੈ ਹੀ ਆਈਏ ਨਵਾਂ ਈ। ਜਲੰਧਰ ਚੱਲ ਜਾਨੇ ਫਿਰ ਜਾ ਇਸ ਤਰਾਂ ਕਰ।

ਕੀ ਸਵੇਰੇ ਜਿਹੜਾ ਸੈਟਮ ਐ ਨਾ।

ਉਹ ਦਸ ਵਜੇ ਨੀ ਵੇਖਣਾ ਉਹ ਆਪਾਂ ਜਿਹੜਾ ਵਾ ਨਾ ਉਹ ਬਾਅਦ ਚ ਵੇਖ ਲੈਣਾ ਵਾ।

ਸੈਟਮ ਫਿਰ ਮਹਿੰਗਾ ਹੋ ਜਾਣਾ ਨਾ ਫਿਰ ਐਵੇਂ ਇੰਨੇ ਪੈਹੇ ਕੀ ਮੇਰਾ ਇਰਾਦਾ ਇਹ ਕਿ ਦਸ ਪੰਦਰਾਂ ਹਜ਼ਾਰ ਦੀ ਲੈ ਹੀ ਜਾਨੇ ਆ। ਆਹੋ ਇਵੀਂ ਗੱਲ ਹੈ ਵਾ।

yamah ਤੇ ਸੈੱਟ ਸਹੀ ਆ ਉਹ casio ਵੇਖ ਕਿਡਾ ਵਧੀਆ ਵੱਜਣ ਦਿਆਂ ਉਹ ਫਿਰ yamaha ਹੋਣਾ। ਆਹੋ yamaha ਵੀ ਤੈਨੂੰ ਪਤਾ ਹੀ ਆ ਨਾ ਜਬਰਦਤ ਆ ਹੈ ਤੇ casio ਵੀ ਵਧੀਆ ਵਾ।

ਮੈਂ, ਮੈਂ ਕਹਿਣ ਲੱਗਾ ਹੀ ਭੀ ਜੇ ਤੇ ਆਪਾਂ ਨੋ ਵਜੇ ਵੇਖ ਲੈਨੇ ਆ। ਠੀਕ ਆ ਛੁੱਟੀ। ਨੋ ਕ ਵਜੇ ਨਾਲ ਇਥੋਂ ਨਿਕਲਦੇ ਆ ਨਾ।

ਤੇ ਉਸ ਤੋਂ ਬਾਅਦ ਆਪਾਂ ਦਸ ਵਜੇ ਵੀ ਜੇ ਬਸ ਬਹਿ ਗਏ ਨਾ ਬਾਰਾਂ ਵਜੇ ਉੱਥੇ।

ਤੇ ਦੋ ਵਜੇ ਤੱਕ ਵੀ ਆਪਾਂ ਲੈ ਲੈ ਕੇ ਦੋ ਵਜੇ ਉੱਥੋ ਬੈਠੇ ਨਾ ਢਾਈ ਵਜੇ, ਸਾਢੇ ਤਿੰਨ, ਸਾਢੇ ਚਾਰ। ਸਾਢੇ ਚਾਰ ਵਜੇ ਤੱਕ ਆਪਾਂ ਇੱਥੇ ਆ ਜਣਾ ਕਟਾ ਕੇ ਫਿਰ ਵਾਪਸ।

ਚਾਲ ਕੋਈ ਗੱਲ ਨੀ ਓਦਾ ਉਹ ਬੜੇ ਮਸ਼ਹੂਰ ਹੈ ਯਾਰ ਚੰਡੀਗੜ ਯਮੁਨਾ ਵਾਲੇ।

instagram ਤੇ ਕੀਤਾ ਮੈਂ ਉਨੂੰ follow ਨੰਬਰ ਨੁੰਬਰ ਸਭ ਕੁੱਝ ਹੈਗੇ ਉਨਾਂ ਦਾ। ਆਹੋ ਪਰ ਚੰਡੀਗੜ ਦਾ ਇਹ ਨਾ ਫਿਰ ਪੰਜ ਘੰਟੇ ਲੱਗਣੇ ਨਾਲੇ।

ਬਟਾਲੇ ਓ ਜਾਂਦੀ ਆ train ਸਿੱਧੀ ਚੰਡੀਗੜ ਸਵੇਰੇ ਸਵੇਰੇ।

ਤੇ ਓਦੇ ਤੇ ਜਾਈਏ ਤੇ ਫਿਰ ਆ ਸਕਦੇ ਆ ਉੱਥੋਂ ਪੂਰੇ ਦਿਨ ਚ ਵਾਪਸ।

ਨਹੀਂ ਓਦਾ ਵੀ ਜੇ ਆਪਾਂ ਸਵੇਰੇ ਮਨੇਰ ਵਾਲੀ ਬਸੇ ਬਹਿਏ ਚਾਰ ਵਜੇ ਵਾਲੀ, ਦਸ ਵਜੇ ਪਹੁੰਚ ਜਾਈਦਾ। ਹਾਂ ਏਦਾ ਵੀ ਕਰ ਸਕਦੇ।

ਕਿੰਨਾ ਕ ਫਰਕ ਪੈਜੇਗਾ, ਜਲੰਧਰੋਂ ਲੈ ਆਉਂਨੇ ਆ। ਜਲੰਧਰੋਂ ਈ ਲੈ ਆਉਂਨੇ ਆ। ਉਨਾਂ ਹੀ, ਉਨਾਂ ਹੀ ਰਹਿਣਾ ਯਾਰ ਤੇ ਜੇ ਮੰਨ ਲੈ ਚੰਡੀਗੜ ਗਏ ਕਿਰਾਇਆ ਵੀ ਲੱਗ ਹੀ ਜਾਣਾ ਵਾ। ਹਮ ਕਿਰਾਇਆ ਵੀ ਲੱਗ ਜਾਣਾ ਨਾਲੇ ਇਹ ਯਮੁਨਾ ਵਾਲੇ ਹੈ ਵੀ ਕੁਆਲਿਟੀ ਵਾਲੇ ਉਨਾਂ ਨੇ ਇੰਨਾਂ ਦਾ ਰੇਟ ਵੀ ਇਹੋ ਹੀ ਦੱਸਣਾ। ਹਾਂ ਇਵੀਂ ਗੱਲ ਹੈ ਵਾ ਰੇਟ ਤੇ ਮੇਰੇ ਸਾਬ ਨਾਲ ਲਗਭਗ ਜਲੰਧਰ ਆਲਿਆ ਦਾ ਤੇ ਯਮੁਨਾ ਵਾਲਿਆ ਦਾ same ਹੀ ਹੋਏਗਾ।

ਰੇਟ ਦਾ ਕੋਈ ਏਡਾ ਹੋਏਗਾ ਨੀ ਫਰਕ।

ਆਹੋ ਪ੍ਰੋਗਰਾਮ ਤੇ ਖੜਿਆ ਕੋਈ ਗੱਲ ਨੀ।

ਸੈਟਮ ਦਾ ਉਹੀ ਫਿਰ ਇਹ ਮਤਲਬ ਭੀ ਮਹਿੰਗਾ ਜਰੂਰ ਪੈਣਾ ਇਹ, ਇਹ ਗੱਲ ਹੈਗੀ। ਓ ਕਹਿੰਦਾ last ਪੈਂਤੀ ਹਜ਼ਾਰ ਰੁਪਈਆ ਮੰਗਦਾ ਆ। last ਪੈਂਤੀ ਮੰਗਦਾ ਮਗਰ ਫਿਰ ਓਨੇ ਪੈਂਤੀ ਦਾ ਹੀ ਦੇਣਾ ਆ।

ਹਜ਼ਾਰ ਦੋ ਹਜ਼ਾਰ ਘੱਟ ਕਰਲੇਗਾ ਹਨਾਂ।

ਤੇਤੀ, ਬੱਤੀ ਤੇਤੀ ਤੱਕ ਦੇਦੇਗਾ। ਇੰਨਾ ਕ ਹੀ ਆ ਬਸ ਮੇਰੇ ਸਾਬ ਨਾਲ ਤੇ।

ਚੱਲ ਇਹ ਆ ਨਾ ਫਿਰ ਰ। ਸੈਟਮ ਦਾ ਇਹ ਹੈ ਭੀ ਵੱਡਾ key board ਹੋਣਾ ਸਮਝਣ ਚ ਬੜਾ ਟਾਈਮ ਲੱਗਣਾ।

ਤੇ ਜਿਹੜਾ yamaha ਆ casio ਐ ਤੇ ਫਿਰ ਸਿੱਧੀ ਸਿੱਧੀ ਐ ਮਤਲਬ ਵਾਸਤੇ ਜਿਆਦਾ ਵਧੀਆ ਆ।

ਹਾਂ ਇਵੀਂ ਗੱਲ ਹੈ ਆ ਹਮ

ਓਹ ਕੋਈ ਗੱਲ ਨੀ ਇਵੀਂ ਯਾਰ ਇਹ ਚੀਜ਼ਾਂ ਜਦੋਂ ਕੋਲ ਆਜੇ ਆ ਹੀ ਜਾਂਦੀਆ ਪਹਿਲੀ ਗੱਲ ਤੇ ਇਹੀ ਆ। ਉਹੀ ਉਹੀ ਮੈਂ ਤੈਨੂੰ ਦੱਸਿਆ ਨਾ ਕੋਲ ਹੋਵੇਗਾ ਫਿਰ ਹੀ ਝਾਕਾ ਖੁੱਲਣਾ ਵਾ। ਕਿਉਂਕਿ ਮੰਨ ਲੈ ਤੂੰ ਕਿਹੇ ਦੀ ਚੀਜ਼ ਲਏਗਾ ਡਰ ਕਰ ਕੇ ਵਜਾਉਣੇ ਐ।

ਤੇ ਜੇ ਕਿਸੇ ਹੋਰ ਦੀ ਹੋਈ ਫਿਰ ਮਤਲਬ ਫਿਰ। ਹੁਣ ਇਹ ਜਿਦਾ ਸਵੇਰੇ ਕਹਿਣ ਡੇ ਆ ਹੀ ਲੈ ਆਦੇ casio ਫਿਰ ਓ ਤਾਂ ਅੱਗੇ ਖਰਾਬ ਐ, ਹੋਰ ਖਰਾਬ ਹੋ ਜਾਂਦਾ ਕਿ ਤੁਹੀਂ ਫਿਰ ਕਹਿਣਾ। ਨਹੀਂ ਇਹ ਗੱਲ ਓਦਾ risky ਦੇ ਸਾਬ ਨਾਲ ਕੰਮ।

ਓਨੇ ਦੇਣਾ ਵੀ ਨਹੀਂ ਹੀ ਮੁੰਡੇ ਨੇ।

ਹਾਂ ਇਹੋ ਗੱਲ ਆ।

ਦੇਖਿਆ ਨਾ ਓਨੇ ਪਹਿਲਾਂ ਓਨੇ ਦੋ ਵਾਰੀ ਪੁੱਛਿਆ ਕਿ ਤੁਹੀਂ ਖੜਨਾ ਵਾ ਤੇ ਆਪਾਂ ਕਿਹਾ ਭੀ ਤੂੰ ਕੀ ਕੱਲ, ਕੀ ਕੱਲ, ਕੱਲ ਜਾਣਾ ਆਪਾਂ ਵਿਖਾਉਣ ਵਾਸਤੇ ਤੇ ਕੱਲ ਫਿਰ ਕਹਿੰਦਾ ਕੋਈ ਨੀ ਮੈਂ ਦੇਦਾਂਗਾ ਤੁਹਾਨੂੰ।

ਫਿਰ ਜਦੋਂ ਮੁੜ ਕੇ ਜਦੋਂ ਆਪਾਂ ਆਉਣ ਲੱਗੇ ਤੇ ਫਿਰ ਕਹਿੰਦਾ ਕੋਈ ਗੱਲ ਨੀ ਦਸ ਦਿਓ ਜਿਦਨ ਜਾਣਾ ਹੋਊਗਾ, ਮੈਂ ਤੁਹਾਡੇ ਨਾਲ ਕੀ ਪਤਾ ਚੱਲਜਾਗਾ। ਚੱਲਜਾਗਾ ਕਹਿੰਦਾ ਮੈਂ ਨਾਲੇ ਹੀ ਤਾਡੇ। ਅਹ ਤੇ ਇੰਨੀ ਗੱਲ ਉਨੇ ਕਹੀ।

ਤੇ ਬਾਕੀ ਰੋਹ ਤੇਲ ਦਾ ਕਰਨਾ ਹਨਾਂ। ਉਹ ਕੋਈ ਗੱਲ ਨੀ ਵੇਖਲਾਂਗੇ ਕਿ ਕਰਨਾ ਸਵੇਰੇ ਵੇਹੇ ਮੇਰਾ ਇਰਾਦਾ ਆ ਕਿ ਸੈਟਮ ਵਾਲੇ ਨੂੰ ਪੁੱਛਲਾਗੇ।

ਪੁੱਛਿਆ ਹੀ ਨਾ ਸੈਟਮ ਵਾਲੇ ਨੂੰ, ਓਹ ਤਬਲਾ ਵਜਾਉਂਦਾ ਏ ਮੁੰਡਾ। ਅੱਛਾ ਮੁੰਡਾ ਤਬਲਾ ਵਜਾਉਂਦਾ।

ਕੀ ਨਾ ਓਦਾ, ਉਹ ਤਾਨੀ ਆ। ਨਹੀਂ ਜਾਗਰਣ ਵਾਲਿਆ ਨਾਲ ਜਾਂਦੇ ਉਹ ਜਗਰਾਤਿਆ ਚ। ਆਹੋ ਜਗਰਾਤੇ ਆਲਿਆ ਨਾਲ, ਉਹ ਉਦਾ ਮੁੰਡੇ ਦਾ ਨਾਂ ਵਾ ਖਜੂਰੀਗੇਟ ਦਾ ਉਹ ਹੈਗਾ ਇੱਕ ਅ ਮੈਨੂੰ ਨਾਮ ਯਾਦ ਆਉਣ ਦਿਆਂ facebook ਤੇ add ਹੀ ਯਾਰ ਮੇਰੇ ਨਾਲ ਪਹਿਲੀ id ਤੇ। ਅੱਛਾ ਹੁਣਾ ਆ ਮੈਨੂੰ ਆਪ ਨੀ ਪਤਾ ਏਦਾ ਹੀ ਵਾਕਵ ਐ। ਆਹੋ ਏਦਾ ਹੀ ਹੁਣਾ ਇਹ, ਇਹ ਵਧੀਆ ਵਜਾਉਂਦਾ ਵਾ ਤਬਲਾ ਤੁਬਲਾ। ਨਹੀਂ ਨਹੀਂ ਇਹ ਨਹੀਂ, ਦੱਸ ਕ ਦਿਨ ਕਲਾਸਾਂ ਲਾਉਣ ਮੁੜ ਕੇ ਜਾਂਦਾ ਨੀ ਰਿਹਾ। ਹਮ ਤੇ ਉਹ ਤਰਾਂ ਹੁਣ ਕੀ ਮਤਲਬ ਕੀ ਤਬਲਾ ਵਜਾਉਂਦਾ ਕੀ ਮਤਲਬ ਕੀ

ਠੀਕ ਐ ਮੈਨੂੰ ਕਹਿਣ ਦਿਆਂ ਹੀ ਨਾ ਕਹਿੰਦਾ ਭਾਜੀ ਨਹੀਂ ਕਹਿੰਦਾ ਆਪਾਂ ਨਾ ਆਪਣਾ ਈ। ਕਹਿੰਦਾ ਮੈ ਕਰ ਲੈਣਾ ਮੈਂ ਗਰੁੱਪ ਆਪਣਾ ਤਿਆਰ ਕਰਨ ਨੇ ਆ ਆਪਾਂ।

ਜੇ ਸਿੱਖਣਗੇ ਤੇ ਫਿਰ ਹੀ ਤਿਆਰ ਹੋਏਗਾ, ਏਦਾ ਥੋੜੀ ਹੋ ਜਾਣਾ।

ਤੇ ਯਾਰ ਜੇ professionally ਕਰਨਾ ਫਿਰ ਤੇ ਛੇਤੀ ਹੁਣਾ। ਬਾਬੂ ਨੇ ਲਿਆਂਦਾ ਡਰੰਮ ਆ ਤੇ ਕਲਾਸਾਂ ਹਾਰਮੋਨੀਅਮ ਦੀਆ ਲਾਉਣ ਦੀਆਂ ਲਾਉਣ ਦਿਆਂ ਵਾ। ਆਹੋ ਤੇ ਓਦਾ ਕਿਦਾ ਫਾਇਦਾ ਆ ਫਿਰ। ਮਤੀ ਤੇਜ਼ੀ ਨਾਲ ਤੈਨੂੰ ਕਹਿ ਤਾਂ ਹੀ ਕਿ।

ਕਹਿੰਦਾ ਤੂੰ ਪਹਿਲਾਂ ਗਿਟਾਰ, ਫਿਰ ਡਰੰਮ, ਹੁਣ ਹਾਰਮੋਨੀਅਮ ਵਾਲੇ ਪਾਸੇ ਹੋਇਆ ਵਾ, ਇੱਕ ਚੀਜ਼ ਚੱਜ ਨਾਲ ਸਿੱਖ ਲੈ ਭਰਾ।

ਡਰੰਮ ਸੈੱਟ ਹੁਣ ਤੇ ਕਿੱਥੇ ਹਨਾਂ ਚੁੱਕ ਕੇ ਉਨੂੰ ਏਡੇ। ਮੋਟ ਤੇ ਮੋਟਰਸਾਈਕਲ ਤੇ ਥੋੜੀ ਕੋਈ ਲੈ ਕੇ ਜਾ ਸਕਦਾ ਉਨੂੰ। ਮੋਟਰਸਾਈਕਲ ਤੇ ਨੀ ਜਾਂਦਾ, ਮੋਟਰਸਾਈਕਲ ਤੇ ਕਿੱਥੋਂ ਭਰਾ ਗੱਡੀ ਲੈਣੀ ਪੈਣੀ ਓਦੇ ਵਾਸਤੇ। ਤੇ ਜੇ ਮੰਨ ਲਾ ਪੈ ਮੈਂ ਇੰਨੂ ਕਹਿਣ ਨਿਆ ਮੈਂ ਕਿਹਾ ਪੇਂਡ ਲੈ ਲੈਂਦੇ ਕਹਿੰਦਾ ਨਹੀਂ ਇਹ ਵੀ ਕੰਮ ਦੀ ਆ, ਮੈਂ ਕਿਹਾ ਚੱਲੋ ਇਵੀਂ ਫਿਰ ਠੀਕ ਆ।

ਉਨੂੰ ਪਾਉ ਕੇਸਟ ਜਿਹੀ ਚ ਤੇ ਨਾਲ ਦੋ ਲੀਡਾਂ ਪਾਉ ਓਦੀਆ ਤੇ ਜਿੱਥੇ ਮਰਜ਼ੀ ਲਾਓ ਪ੍ਰੋਗਰਾਮ ਤੇ ਵਾਧੂ ਆਹੋ ਇਹ ਤੇ ਹੈ। ਤੇ ਬਾਕੀ ਬਾਕੀ ਇਹ ਹੈ ਭੀ ਸਿੱਖਣ ਨਾਲ ਆਉਣੀ ਤੂੰ। ਤੂੰ ਵੇਖਣਾ ਕਿ ਵਧੀਆ ਯਾਰ, ਨਾ ਵੀ group ਬਣੂੰਗਾ ਤੇ ਤਾਂਵੀ ਬੰਦਾ ਕੱਲੇ, ਕੱਲੇ ਨੇ key board ਵਾਲੇ ਦਾ ਕੱਲੇ, ਕੱਲੇ ਦਾ ਬੜਾ ਕੰਮ ਆ। ਓਹੀਂ ਤਾਂ ਗੱਲ ਐ ਨਾ ਇੰਨਾਂ ਨਾਲ ਥੋੜਾ ਵਜਾਇਆ ਕਰਨਾ। ਆਹੋ ਚਰਚ ਚ ਹੀ ਵਜਾਇਆ ਕਰਨਾ ਮੈਂ।

ਹਾਂ ਤੇ ਜਦੋਂ ਬੰਦਾ ਵਧੀਆ ਵਜਾਉਣ ਲੱਗ ਪੈਂਦਾ ਵਾ ਨਾ ਤਾਂ ਬਥੇਰੇ ਲੋਕੀਂ ਹੁੰਦੇ ਆ ਓਹ ਵੈਹੇ ਹੀ ਬੁਲਾਉਣ ਲੱਗ ਪੈਂਦੇ ਆ ਮੀਟਿੰਗਾ ਚ।

ਫਿਰ ਤੇਰਾ ਫਿਕਰ ਬਹੁਤ ਹੁੰਦੀ ਆ। ਹਾਡੇ ਮੁੰਡੇ ਪਤਾ ਕਿਉਂ ਪਿੱਛੇ ਆ ਇਹੋ ਗੱਲੋਂ ਪਿੱਛੇ ਆ ਭੀ ਇੱਕ ਚੀਜ਼ ਨੂੰ ਮੰਨਣਾ ਨੀ ਸਿੱਖ ਦੇ ਹੈਗੇ। ਬਸ ਇਹੋ ਗੱਲ ਆ ਨਾ। ਜਗਰਾਤਿਆ ਚ ਜਿਹੜੇ ਮੁੰਡੇ ਵਜਾਓਂਦੇ ਵੇਖਲਾ ਓਹਨਾਂ ਜਿਹੜੀ ਚੀਜ਼ ਨੂੰ ਫੜਿਆ ਓਹੋ ਵਜਾਉਂਦੇ ਆ।

ਪਹਿਲਾਂ ਇੱਕ ਚੀਜ਼ ਪੂਰੀ ਕਰਦੇ ਫਿਰ ਮੁੜ ਕੇ ਦੂਜੀ ਵੱਲ ਵੀ ਹੋ ਜਾਂਦੇ ਓ।

ਤੇ ਹਾਡੇ ਆਲੇ ਇੱਕੋ ਓ ਨੀ ਚੰਗੀ ਤਰਾਂ ਕਰਦੇ ਤੇ ਕੀ ਕਰਨਾ। ਇੱਕ ਨੂੰ ਸਿੱਖਦੇ ਨੀ ਦੂਜੀ ਫੜ ਲੈਂਦੇ ਆ।